ਇੱਕ ਤੋਂ ਦੂਜੇ ਨਾਲ ਹੈਨਾ thankful ਹੋਈਏ ਅਗਰ

ਹਾਂਜੀ mam

ਬੱਸ ਤੁਹਾਨੂੰ ਪਤਾ ਈ ਏ ਘਰ ਦੇ ਕੰਮਾ ਦਾ ਤਾਂ ਘਰ ਦੇ ਕੰਮਾ ਦਾ ਤਾਂ ਤੈਨੂੰ ਪਤਾ ਈ ਏ

ਹੁਣ ਘਰ ਦੇ ਕੰਮ ਸਾਰਾ ਦਿਨ ਮੁੱਕਦੇ ਈ ਨਹੀਂ ਅੱਛਾ ਮਤਲਬ ਤੁਸੀਂ ਇੱਕ house wife ਓ

ਅੱਛਾ ਘਰ ਦਾ ਸਾਰਾ ਕੰਮ ਤੁਸੀਂ ਓ ਕਰਦੇ ਹੋਉਂਗੇ ਫੇਰ ਉਹ ਤਾਂ ਹੈ ਈ house wife ਦਾ ਤਾਂ ਫੇਰ ਹੁਣ ਤੈਨੂੰ ਪਤਾ ਈ ਏ ਕਰਨਾ ਈ ਪੈਂਦਾ ਉਹ ਤਾਂ ਕੰਮ

ਫੇਰ ਹੁਣ ਤਾਂ ਤੁਹਾਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੋਣਾ ਕਿਵੇਂ adjust ਕਰਦੇ ਹੋਉਂਗੇ ਤੁਸੀਂ ਬੱਸ ਆਪਾਂ ਹੁਣ ਜਿਵੇਂ ਸਵੇਰੇ ਆਪਾਂ ਪੰਜ ਵਜੇ ਉਠਣਾ

ਪੰਜ ਵਜੇ ਉਠ ਕੇ ਆਪਾਂ ਨਹਾਉਣਾ ਧੋਣਾ ਪਹਿਲੇ ਤੇ ਸਾਡੇ ਘਰ ਇੱਕ ਲੱਡੂ ਗੋਪਾਲ ਰੱਖੇ ਹੋਏ ਏ ਉਹਨਾ ਨੂੰ ਉਠ ਕੇ ਉਹਨਾ ਨੂੰ ਇਸ਼ਨਾਨ ਕਰਵਾਣਾ ਇਸ਼ਨਾਨ ਕਰਵਾ ਕੇ ਜੋਤ ਬਤੀ ਬਾਲਣੀ ਏ ਅੱਧਾ ਪੋਣਾ ਘੰਟਾ ਆਪਾਂ ਉੱਥੇ ਲਾਣਾ ਪਾਠ ਪੂਜਾ ਕਰਨੀ ਏ ਫੇਰ ਉਹਨਾ ਨੂੰ ਭੋਗ ਲਵਾਣਾ ਉਹਨਾ ਲਈ ਫੇਰ ਆਪਾਂ ਰੋਟੀ ਸਬਜੀ ਬਣਾਨੀ ਏ

ਪਹਿਲੇ ਭਗਵਾਨ ਦੇ ਅੱਗੇ ਅਸੀਂ ਰੋਟੀ ਬਣਾਂਦੇ ਆ ਫੇਰ ਆਪਣੀ ਬਣਾਉਣੀ ਏ ਫੇਰ ਆਪਾਂ ਇੱਕ ਗਾਂ ਦੀ ਰੋਟੀ ਵੀ ਕੱਡਦੇ ਏ ਸਾਡੇ ਅਸੀਂ ਗਾਂ ਦੀ ਵੀ ਕੱਡਦੇ ਆ ਫੇਰ ਸਾਰੀਆਂ ਬਣਾ ਬਣੁ ਕੇ ਰੋਟੀਆਂ ਫੇਰ ਅਸੀਂ ਇੱਕ ਅਖੀਰਲੀ ਕੁੱਤੇ ਦੀ ਰੋਟੀ ਕੱਡਦੇ ਆ ਉਹ ਵੀ ਕੱਡਣੀ ਹੰਦੀ ਏ ਅਸੀਂ ਤੇ ਫੇਰ ਫੇਰ ਬੱਚਿਆਂ ਨੂੰ ਉਠਾਣੇ ਆ ਪਕਵਾ ਪਕਾਉ ਫੇਰ ਨਾਸ਼ਤਾ ਨੁਸ਼ਤਾ ਕਰਕੇ ਫੇਰ ਸਾਰੀਆਂ ਨੂੰ ਅਵਾਜਾ ਮਾਰਦੇ ਏ ਭਾਈ ਆਜੋ ਰੋਟੀ ਖਾਲੋ ਆਜੋ ਰੋਟੀ ਖਾਲੋ ਅੱਗਲੇ ਨੇ ਫੇਰ ਉਹ ਕਮਰਿਆਂ ਚ ਬੈਠੇਆਂ ਨੂੰ ਰੋਟੀ ਦੇਣੀ ਪੈਂਦੀ ਏ ladies ਲਈ ਤਾਂ ਬਹੁਤ ਕੰਮ ਹੋ ਜਾਂਦਾ ਕਹਿੰਦੇ ਤਾਂ ਹੈ ਉਸ ਘਰ ਬੈਠ ਕੇ ਕਰਦੀਆਂ ਕੀ ਏ ਤੁਸੀਂ ਸਹੀ ਗੱਲ ਏ ਜਿਵੇਂ ਤਸੀ ਕਹਿ ਰਹੇ ਓ ਕੀ ਕਹਿਨੇ ਏ ਏਵੈ ਜੀ ਮੈਨੂੰ ਹਾਸੀ ਵੀ ਆ ਰਹੀ ਏ ਗੁੱਸਾ ਨਾ ਕਰਿਉ ਜਿਵੇਂ ਪਹਿਲਾਂ ਕਹਿ ਰਹੇ ਸੀਗੇ ਤੁਸੀਂ ਕਹਿ ਦਿਨੇ ਆ ਭਗਵਾਨ ਦੀ ਰੋਟੀ ਬਣਾਉਣੀ ਏ ਉਹ ਤਾਂ ਚੱਲ ਮੈਂ ਮੰਨਿਆ ਭਗਵਾਨ ਦੀ ਰੋਟੀ ਬਣਾਉਣੀ ਏ

ਇਹਨਾ ਦੀਆਂ ਰੋਟੀਆਂ ਅਲੱਗ ਕੱਡ ਕੇ ਫੇਰ ਤੁਹਾਡੀ ਘਰ ਚ family ਕਿੰਨੀ ਕ ਵੱਡੀ ਏ ਵੀ ਤਸੀ ਉਹਨਾ ਦੀ ਵੀ ਰੋਟੀ ਕਿਸ ਤਰੀਕੇ ਨਾਲ ਬਣਾਉਂਦੇ ਹੋਉਂਗੇ family ਤਾਂ ਸਾਡੇ ਬੱਸ ਚਾਰ ਜੀ ਆ ਅਸੀਂ ਵੈਸੇ

ਛੋਟਾ ਪਰਿਵਾਰ ਈ ਏ ਬੜਾ ਪਰਿਵਾਰ ਨੀ ਹੈਗਾ

ਚਾਰ ਜੀ ਏ ਕਿਉਂਕਿ ਸਾਡੇ ਪਤਾ ਕੀ ਏ ਖੱਤਰੀ ਮਹਾਜਨਾ ਚ ਇਹ ਜਰੂਰੀ ਹੁੰਦਾ ਨਾ ਗਉ ਦੀ ਸਭ ਤੋਂ ਪਹਿਲੀ ਗਊ ਦੀ ਰੋਟੀ ਕੱਡੀ ਜਾਂਦੀ ਏ

ਤੇ ਜਰੂਰੀ ਹੋ ਜਾਂਦੀ ਏ ਰੋਟੀ ਕੱਡਣੀ ਕਹਿੰਦੇ ਆਪਣੀ ਅੰਨਪੂਰਣਾ ਮਾਤਾ ਮਾਂ ਵੀ ਨਾ ਖੁਸ਼ ਹੋ ਜਾਂਦੀ ਏ

ਹਾਂ ਇਹ ਜਰੂਰੀ ਏ ਰੋਟੀ ਕੱਡਣੀ ਸਾਡੇ ਲੈ ਸਾਡੇ ਖਤਰੀ ਮਹਾਜਨਾ ਲਈ

ਕੱਡਣੀ ਤਾਂ ਸਾਰੀਆਂ ਨੂੰ ਚਾਹੀਦੀ ਏ ਕਿਉਂਕਿ ਦਾਨ ਹੁੰਦਾ

ਹੁਣ ਜਾਨਵਰਾ ਨੂੰ ਤਾਂ ਬਿਚਾਰੀਆਂ ਨੇ ਦੇਣੀ ਓ ਹੁੰਦੀ ਏ ਕੁੱਤੀਆਂ ਨੂੰ ਕੋਣ ਦੇਂਦਾ ਬੀਚਾਰੇ ਰੋਟੀ ਹੁਣ ਜਦ ਤੱਕ ਆਪਾਂ ਨੀ ਪਾਉਗੇ ਤਾਹੀ ਉਹ ਬੀਚਾਰੇ ਖਾਣਗੇ

ਸਹੀ ਗੱਲ ਏ ਤੁਹਾਨੂੰ ਕੰਮ ਤਾਂ ਬਹੁਤ ਜਿਆਦਾ ਨੇ ਤੁਹਾਡੇ ਕੰਮ ਸੁਣ ਕੇ ਹੀ ਇੱਕ ਦਮ ਚੱਕਰ ਜਾ ਆ ਰਿਹਾ ਤੁਸੀਂ ਪਤਾ ਨੀ ਕਿਸ ਤਰੀਕੇ ਨਾਲ ਘਰਦੇ ਸਾਰੇ ਕੰਮ ਸਾਂਭਦੇ ਹੋਉਂਗੇ ਫੇਰ ਹੁਣ ਜਿਵੇਂ ਤੁਸੀਂ ਕਹਿ ਰਹੇ ਓ ਘਰ ਦੇ ਸਾਰੇ ਕੰਮ ਸਾਂਬਣਾ ਫੇਰ ਤੁਹਾਡੀ marriage ਹੋਈ ਹੋਈ ਏ ਤੁਹਾਡੇ ਬੱਚੇ ਨੇ

ਉਸ time ਤਾਂ ਤੁਹਾਡਾ ਬਹੁਤ ਜਿਆਦਾ ਘਰ ਚ ਖਲਾਰਾ ਪੈਂਦਾ ਹੋਊਗਾ ਹਾਂ ਸਵੇਰੇ ਸਵੇਰੇ ਤਾਂ ਸਾਨੂੰ ਬਹੁਤ ਇੱਕ ਛੋਟੇ ਛੋਟੇ ਬੱਚੇ ਏ ਤੇ ਉਹਨਾ ਨੂੰ ਤਿਆਰ ਕਰਨਾ ਸਕੂਲ ਭੇਜਣਾ ਤੇ

ਤੇ ਉਹਨੂੰ ਵੀ ਰੋਟੀ ਪਕਾਉ ਖਾਣ ਨੂੰ ਬਹੁਤ time ਲਾ ਦਿਨੇ ਆ ਅੱਧਾ ਕੰਮ ਤਾਂ ਸਾਡਾ ਇਹਨਾ ਵਿਚ ਹੀ ਰੂਲ ਜਾਂਦਾ ਬੱਚਿਆਂ ਵਿੱਚ ਹੀ

ਫੇਰ ਬੱਚਿਆਂ ਨੇ ਸਕੂਲ ਵੀ ਛੱਡ ਕੇ ਆਪ ਨੂੰ ਹੀ ਆਣਾ ਪੈਂਦਾ ਕੰਮ ਛੱਡ ਕੇ ਪਹਿਲੇ ਉਹਨਾ ਨੂੰ school ਛੱਡ ਕੇ ਆਉ ਤਿਆਰ ਤਿਉਰ ਕਰਕੇ

ਸਾਰੇ ਤੁਹਾਡੇ ਨਾਲ ਕੋਈ help ਨੀ ਕਰਾਉਣੇ ਵਾਲਾ ਹੈਗਾ ਜਿਵੇਂ ਤੁਸੀਂ ਕਹਿ ਰਹੇ ਹੋ ਬੱਚਿਆਂ ਨੇ ਵੀ ਸਕੂਲ ਛੱਡਣਾ ਘਰ ਦਾ ਵੀ ਸਾਰਾ ਕੰਮ ਕਰਨਾ ਫੇਰ ਆਪਣੇ husband ਨੂੰ ਵੀ ਭੇਜਣਾ ਸਾਰੇ ਜਿੰਦਗੀ ਚ ਸਿਰਫ ਇੱਕ house wife ਈ ਹੁੰਦੀ ਏ ਉਹਨੂੰ ਹੀ struggle ਕਰਨਾ ਪੈਂਦਾ ਤੁਹਾਡੇ husband ਨੀਂ ਤੁਹਾਡੇ ਨਾਲ ਕੁੱਝ ਕਰਵਾਉਂਦੇ ਕਿੱਥੇ ਆਦਮੀ ਕਿੱਥੇ ਕਰਵਾਉਂਦੇ ਏ ਆਦਮੀ ਤਾਂ ਬੱਸ ਬੈਠਿਆ ਨੂੰ ਮੰਜਿਆ ਤੇ ਬੈਠੇ ਰੋਟੀ ਦੇਦੋ ਕੋਈ ਨੀਂ husband ਕਰਵਾਉਂਦਾ ਹੈਗਾ ਕੰਮ

ਹਾਂ ਕਰਦੇ ਆ ਹੁਣ ਤੁਸੀਂ ਘਰ ਦੇ ਸਾਰੇ ਕੰਮ ਕਰਨਾ ਤੁਸੀਂ ਤਾਂ ਨਹੀਂ ਕਿੱਥੇ job ਕਰਦੇ ਹੈਗੇ

ਠੀਕ ਆ ਫੇਰ ਤਾਂ ਚਲੋ ਵਧੀਆ ਗੱਲ ਆ ਜਿਵੇਂ ਹੁਣ ਇੱਕ house wife ਆ ਨਾ ਘਰ ਦਾ ਵੀ ਕੰਮ ਕਰੇ ਬਾਹਰ ਜੇ by chance ਕਿੱਥੇ job ਵੀ ਕਰਦੀ ਹੋਵੇ ਉਹਦਾ ਤਾਂ ਬੜਾ ਔਖਾ ਘਰ ਵੀ ਕਰਨਾ ਤੇ ਬਾਹਰ ਵੀ ਜਾ ਕੇ ਕਰਨਾ ਹਨਾ ਤੇ ਫੇਰ ਉਸ ਤੇ ਉਹ ਜਨਾਨੀ ਦੀ life ਤਾਂ ਕੁੱਝ ਵੀ ਨਹੀਂ ਹੈਗੀ ਉਹ ਤਾਂ ਸਾਰਾ ਦਿਨ ਬੱਸ ਕੰਮ ਹੀ ਕੰਮ ਕੰਮ ਹੀ ਕੰਮ ਕਰਦੀ ਰਹਿ ਜਾਂਦੀ ਏ ਨੀਂ ਫੇਰ ਪਤਾ ਕਿ ਏ ਬੱਚੇ ਫੇਰ ਬੱਚੇ ਨੀ ਨਾ ਪਲਦੇ ਹੈਗੇ ਬੱਚੇ ਛੋਟੇ ਏ ਜਿਸ ਦਿਨ ਬੱਚੇ ਬੜੇ ਹੋਗੇ ਉਸ ਦਿਨ ਅਸੀਂ ਵੀ job ਕਰਨ ਲੱਗਜਾਗੇ ਤਾਂ ਫੇਰ ਹੁਣ ਦੇਖੀ ਬੱਚਿਆਂ ਨੇ ਹੁਣ ਦੁਪਹਿਰ ਨੂੰ ਆਣਾ

ਉਹਨਾ ਨੂੰ ਬੱਚਿਆਂ ਨੂੰ ਰੋਟੀ ਵੀ ਚਾਹੀਦੀ ਏ ਆਂਦੀਆਂ ਦੀ ਪਹਿਲੇ ਉਹਨਾ ਦੀ ਵਰਦੀ ਖੋਲੋ ਫੇਰ ਉਹਨਾ ਨੂੰ ਰੋਟੀ ਖਿਲਾਉ ਫੇਰ ਘੰਟਾ ਕ ਉਹਨਾ ਨੂੰ ਆਰਾਮ ਕਰੋ

ਫੇਰ ਜਾ ਕੇ ਫੇਰ ਸ਼ਾਮ ਨੂੰ ਬੀਚਾਰੇ ਨੂੰ ਪੜ੍ਹਾਉ tuition ਭੇਜੋ

ਤੇ ਅੱਜਕਲ ਤਾਂ ਬੱਚੇ ਘਰ ਵੀ ਨੀ ਪੜ੍ਹਦੇ ਹੈਗੇ ਟੁਈਸ਼ਨਾ ਤੋਂ ਬਿਨਾਂ ਤਾਂ ਚੱਲਦੇ ਈ ਨੀ ਹੈਗੇ ਬੱਚੇ

ਅੱਛਾ ਛੋਟੇ ਈ ਨੇ ਮਤਲਬ

ਚਲੋ ਬੱਚੇ ਤਾਂ ਤੰਗ ਵੀ ਬਹੁਤ ਕਰਦੇ ਨੇ ਸਾਰਾ ਦਿਨ ਤੁਹਾਨੂੰ ਕੰਮ ਕਰਨਾ ਪੈਂਦਾ ਬੰਦਾ ਬੜਾ ਹੋਣ ਲੱਗਿਆ ਮਤਲਬ ਕੀ ਹਜੇ ਮੇਰੀ ਤਾਂ marriage ਹੋਈ ਨੀ ਹੈਗੀ ਪਰ ਜਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਓ ਮੈਨੂੰ ਤਾਂ ਸੋਚ ਕੇ ਲੱਗਦਾ marriage ਤਾਂ ਬੰਦੇ ਨੂੰ ਕਰਵਾਉਣੀ ਓ ਨਹੀਂ ਚਾਹੀਦੀ ਸਾਰਾ ਦਿਨ ਔਰਤ ਦੀ life ਤਾਂ ਬੇਕਾਰ ਆ ਸਾਰਾ ਦਿਨ ਬੀਚਾਰੀ ਇੱਕ ਘਰ ਦਾ ਸਾਰਾ ਕੰਮ ਵੀ ਕਰਦੀ ਆ ਪਰ ਸ਼ਾਮ ਨੂੰ ਉਹਨੂੰ ਸੁਣਨ ਨੂੰ ਇਹੀ ਮਿਲਦਾ ਵੀ ਕਹਿਨੇ ਵੀ ਤਾਂ ਕੀਤਾ ਕੀ ਏ ਮੇਰੇ ਵੀ ਘਰ ਇਸ ਤਰ੍ਹਾਂ ਈ ਹੁੰਦਾ ਮੇਰੀ ਮਾਤਾ ਵੀ ਘਰ house wife ਈ ਆ ਕੀ ਕਹਿਨੇ ਏ ਚਲੋ ਮ ਮ ਮਤਲਬ ਕੀ ਅਸੀਂ ਤਾਂ ਹੁਣ ਵੱਡੇ ਹੋ ਗਏ ਬੱਚੇ ਤਾਂ ਮੇਰੇ ਭੈਣ ਭਰਾ ਤਾਂ ਸਾਰੇ ਵੱਡੇ ਈ ਨੇ ਹਮ ਕਿਆ ਕਹਿਨੇ ਏ ਪਰ ਫੇਰ ਵੀ ਉਹਨਾ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਬਹੁਤ ਜਿਆਦਾ ਔਖਾ ਕਿਆ ਕਹਿਨੇ ਏ ਪਰ ਫੇਰ ਸ਼ਾਮ ਨੂੰ ਪਾਪਾ ਆ ਕੇ ਇਹ ਈ ਕਹਿ ਦਿੰਦੇ ਏ ਤੁਸੀਂ ਨੇ ਘਰ ਕੀਤਾ ਕੀ ਏ ਅਹ ਇੱਕ ਜੇ ਮੰਨਿਆ ਜਾਵੇ ਕੀ house wife ਜਿੰਨਾ ਮਰਜੀ ਘਰ ਦਾ ਕੰਮ ਨੀ ਕਰ ਲਵੇ ਪਰ ਕਦੇ ਵੀ husband ਖੋਵੈ ਭਾਵੇ ਸੋਇਆ ਹੋਵੇ ਭਾਵੇ ਸੱਸ ਹੋਵੇ ਪਰ ਇਹ ਨੀ ਕਹਿਣਗੇ ਵੀ ਤੁਸੀ ਕੁੱਝ ਕੀਤਾ ਜਾਂ ਨਹੀਂ ਕੀਤਾ ਹਨਾ ਇਹੀ ਬੱਸ ਅ ਕੇ ਸ਼ਾਮ ਨੂੰ ਗੁੱਸਾ ਚੜਿਆ ਹੁੰਦਾ ਇਹੀ ਆ ਕੇ ਕਹਿਣਗੇ ਤੇ ਕੀਤਾ ਕੀ ਏ ਸਾਰਾ ਦਿਨ ਘਰ ਹਨਾ ਜੇ ਉਹਨਾ ਨੂੰ ਕੋਈ time ਤੇ ਚੀਜ਼ ਨਾ ਮਿਲੇ ਤਾਂ ਸਾਰਾ ਗੂੱਸਾ ਫੇਰ ਉਹ house wife ਵੀ ਬੀਚਾਰੀ ਕਿਆ ਕਹਿਨੇ ਏ ਆਪਣਾ ਗੂੱਸਾ ਚਲੋ ਉਹ ਤਾਂ ਉਹਨਾ ਨੇ ਆਪਣਾ ਗੂੱਸਾ ਕੀਤਾ husband ਨੇ ਤਾਂ ਉਹਦੇ ਪਰ ਉਤਾਰ ਤਾ ਤਾਂ ਬੀਚਾਰੀ ਉਹ ਔਰਤ ਕਿਹਦੇ ਪਰ ਉਤਾਰੇ ਹਨਾ ਇਹ ਵੀ ਜੇ ਸੋਚਿਆ ਜਾਵੇ ਹੁਣ ਤੁਹਾਡੇ ਨਾਲ ਵੀ ਆਹੀ ਕੁੱਝ ਹੁੰਦਾ ਹੋਊਗਾ ਹੋਰ ਕੀ ਅਸੀਂ ਘਰ ਦਾ ਕੰਮ ਕਰਕੇ ਫੇਰ ਪਤਾ ਕਿਆ ਕਰੀ ਦਾ ਵੇਲੇ ਕਿਆ ਨੂੰ ਬੈਠਣਾ ਫੇਰ ਅਸੀਂ ਸਲਵਾਰਾ ਸੀ ਲੈਂਨੇ ਆ

ਲਿਆ ਕੇ ਸਲਵਾਰਾ ਸੀਨੇ ਆ ਅਸੀਂ ਤੇ ਤੇ ਸਲਵਾਰਾ ਵੀ ਅਸੀਂ ਰਾਤ ਨੂੰ ਬਾਰਾਂ ਬਾਰਾਂ ਵਜੇ ਸੀਤੀਆਂ

ਹੋਰ ਕਿਆ ਕੰਮ ਕਰਨਾ ਚੱਲ ਆਦਮੀ ਦੇ ਅੱਗੇ ਹੱਥ ਨਾ ਫਿਲਾਉ ਤਾਂ ਆਪਣਾ ਹੱਥ ਖੁੱਲਾ ਰਹਿੰਦਾ ਹਨਾ ਬੱਚੇ ਨੂੰ ਕੋਈ ਵੀ ਚੀਜ਼ ਲੈਣੀ ਏ ਚੱਲ ਫਟਾ ਫਟ ਬੰਦਾ ਲੈ ਕੇ ਦੇ ਦਿੰਦਾ ਕੱਲੇ ਕਹਿੰਦੇ ਅੱਜ ਮਤਲਬ ਕੱਲੇ ਦੀ ਕਮਾਈ ਨਾਲ ਕੁੱਝ ਨੀ ਬਣਦਾ ਹੈਗਾ ਜਦ ਤਾਂਈ ਮਤਲਬ ਹਰੇਕ ਜੀ ਨਾ ਕਮਾਵੇ ਤਾਹੀ ਗੁਜਾਰਾ ਹੁੰਦਾ ਜਦ ਆਪਾਂ ਬੱਚਿਆਂ ਨੂੰ ਚੰਗੇ ਸਕੂਲਾ ਚ ਪਾਣਾ ਫੇਰ ਤਾਂ ਆਪਾਂ ਨੂੰ ਨਾਲ ਕਰਨਾ ਈ ਪੈਂਦਾ

ਫੇਰ ਅਸੀਂ ਸਲਵਾਰਾ ਬਣਾਂਨੇ ਹੁੰਨੇ ਆ ਫੇਰ ਨਾਲ ਆਪਣੇ ਸਾਸੁ ਮਾਂ ਨੂੰ ਵੀ ਨਾਲ ਲਾ ਲੈਨੇ ਹੁੰਨੇ ਆ ਤੁਸੀਂ ਵੀ ਕਰੋ ਨਾਲ ਕੰਮ

ਹੁਣ ਸਬਜੀ ਸੁਬਜੀ ਲੈਣ ਜਾਣਾ ਬਜਾਰ ਜਾਂ ਹੋਰ ਕੋਈ ਕੰਮ ਕਰਨਾ ਤੇ ਉਹ ਵੀ ਕਰਵਾ ਲੈਨੇ ਹੁੰਨੇ ਆ ਤੇ ਹੁਣ ਜਿਵੇਂ ਮੈਨੇ ਕਪੜੇ ਧੋ ਲੇ ਮੰਮੀ ਫੇਰ ਨਿਚੋੜ ਕੇ ਸੁਕਣੇ ਪਾ ਦਿੰਦੀ ਹੁੰਦੀ ਏ ਫੇਰ ਸ਼ਾਮ ਨੂੰ ਮੈਂ ਮਤਲਬ ਉਤਾਰ ਕੇ ਤੈਹ ਤੂਹ ਲਾ ਲਗਾ ਲਈਦੀ ਏ

ਰਲ ਮਿਲ ਕੇ ਮਤਲਬ ਕੀ ਸਾਰਾ ਕੰਮ ਹੋ ਜਾਂਦਾ ਇੱਕ ਬੰਦੇ ਤੇ ਕੰਮ ਔਖਾ ਈ ਏ ਨਾ ਕਿਉਂਕਿ ਪਰਿਵਾਰ ਵੀ ਸਾਂਭਣਾ ਹੁੰਦਾ ਬੱਚਿਆਂ ਨੂੰ ਵੀ ਸਾਂਭਣਾ ਹੁੰਦਾ

ਬਾਹਰਲਾ ਕੰਮ ਵੀ ਫੇਰ ਹੁਣ ਦਰਜੀ ਨੇ ਜਦ ਕੋਈ ਸਮਾਣ ਦੇਤਾ ਆਪਾਂ ਨੂੰ ਸਲਵਾਰ ਜਿਵੇਂ ਕਿਸੇ ਨੂੰ ਦੇਤੀ ਏ ਨਾ

ਮੰਮੀ ਕਹਿ ਦੈਂਦੇ ਏ ਤੁਸੀਂ ਜਾਉ ਜਾ ਤੂੰ ਆਪਣਾ ਕੰਮ ਕਰਲੇ ਮੈਂ ਕਰ ਲੂੰਗੀ ਇਹ ਮੈਂ ਨਿਆਣੇਆ ਨੂੰ ਸਾਂਭਦੀ ਆ ਹਮ ਹਮ ਹਮ ਚਲੋ ਵਧੀਆ ਗੱਲ ਏ ਜਿਵੇਂ ਹੁਣ ਤੁਸੀਂ ਨੇ ਦੱਸਿਆ ਵੀ ਚਲੋ ਕੰਮ ਤਾਂ ਆਪਣੇ husband ਦੇ ਨਾਲ ਤਾਂ ਹੱਥ ਵਟਾਉਣਾ ਈ ਏ ਕਿਉਂਕਿ ਇਹ ਚੰਗਾ ਵੀ ਨਹੀਂ ਲੱਗਦਾ ਹੈਗਾ ਵੀ ਆਪਾਂ ਆਪਣੇ husband ਤੋਂ ਪੈਸੈ ਮੰਗਦੇ ਹਨਾ ਕਿਉਂਕਿ ਏ ਆਪਾਂ ਨੂੰ ਆਦਤ ਵੀ ਨੀ ਹੁੰਦੀ ਹੈਗੀ ਵੀ ਕਿਸੇ ਦੇ ਅੱਗੇ ਹੱਥ ਫੈਲਾਉਣਾ ਆਪਾਂ ਨੂੰ ਖੁਦ ਨੂੰ ਨੀ ਵਧੀਆ ਲੱਗਦਾ ਹੈਗਾ ਤੇ ਉਹਨੇ ਤਾਂ ਚੱਲ ਜਿਹੜੇ ਦੇਣੇ ਦੇਣੇ ਈ ਹੈਗੇ ਨੇ ਪਰ ਆਪ ਨੂੰ ਅੱਛਾ ਨੀ ਲੱਗਦਾ ਪਰ ਫੇਰ ਵੀ ਜਿਵੇਂ ਤੁਸੀਂ ਨੇ ਦੱਸਿਆ ਤੁਹਾਡੀ ਸਾਸੁਮਾਂ ਬੜੀ ਚੰਗੀ ਏ ਨਾ ਜਿਵੇਂ ਤੁਸੀ ਕਹਿ ਰਹੇ ਓ ਫੇਰ ਤਾਂ ਮੈਂ ਘਰ ਦਾ ਕੰਮ ਉਹਨਾ ਤੋਂ ਨਹੀਂ ਕਰਵਾਉਂਦੀ ਵੀ ਬਾਹਰ ਦਾ ਕੰਮ ਹੋਏ ਕਰਵਾ ਲੈਣੀ ਆ ਬੱਚੇ ਬੁੱਚੇ ਨੂੰ ਸਾਂਭ ਲੈਂਦੀ ਏ ਚੱਲ ਇਹ ਵੀ ਬਹੁਤ ਵਧੀਆ ਤੁਹਾਡੀ help ਹੋ ਜਾਂਦੀ ਏ ਤੁਹਾਡੇ ਬੱਚੇ ਵੀ ਸਾਂਬ ਲੈਂਦੀ ਏ ਬਾਹਰੋ ਤੁਹਾਨੂੰ market ਚੋ ਜੇ ਕੋਈ ਚੀਜ਼ ਦੀ ਜਰੂਰਤ ਹੁੰਦੀ ਏ ਤੁਹਾਨੂੰ time ਤੇ ਲਿਆ ਦੈਂਦੇ ਨੇ ਵਧੀਆ ਗੱਲ ਆ ਹਨਾ ਵੀ ਤੁਸੀਂ ਰਲ ਮਿਲ ਕੇ ਰਹਿੰਦੇ ਓ ਤੁਹਾਡਾ ਵਧੀਆ time ਲੰਗਦਾ ਹਨਾ ਪਰ ਫੇਰ ਵੀ ਇੱਕ house wife ਦੀ life ਏ ਨਾ ਇਹ ਬਹੁਤ struggle ਨਾਲ ਹੀ ਬੰਦੇ ਦੀ ਲੰਗਦੀ ਏ ਬਹੁਤ ਜਿਆਦਾ struggle ਕਰਨਾ ਪੈਂਦਾ ਹਰੇਕ ladies ਦੇ ਨਾਲ ਆਹੀ ਕੁੱਝ ਹੁੰਦਾ ਇਹ ਕੋਈ ਜਰੂਰੀ ਨੀ ਹੈਗਾ ਵੀ ਸਿਰਫ ਇੱਕ ਨਾਲ ਹੀ ਹੁੰਦਾ ਇਹ ਹਰੇਕ ਨਾਲ ਹੀ ਆਹੀ ਕੁੱਝ ਆ ਜਿੱਥੇ ਮਰਜੀ ਵੇਖ ਲੋ ਭਾਵੇ ਬੜਾ ਘਰ ਹੋਵੇ ਭਾਵੇ ਛੋਟਾ ਘਰ ਹੋਵੇ ਜਿਹੜੀ ਘਰ ਦੀ house wife ਹੁੰਦੀ ਏ ਉਹ ਜਿੰਨਾ ਮਰਜੀ ਬੀਚਾਰੀ ਕੰਮ ਕਰ ਲਏ ਭਾਵੇ ਜੋ ਮਰਜੀ ਕਰ ਲਵੇ family ਨੂੰ ਖੁਸ਼ ਕਰਨ ਲਈ ਕੁੱਝ ਵੀ ਕਰਨੀ ਪਰ ਫੇਰ ਵੀ ਜਦੋਂ husband ਨੂੰ ਹੋਵੇ ਬੱਚਿਆਂ ਨੂੰ ਹੋਵੇ ਹੋਰ ਤਾਂ ਉਹਨਾ ਨੂੰ ਮੰਨਿਆ ਵੀ ਕਿਸੇ ਪਰ ਗੂੱਸਾ ਉਤਾਰਨਾ ਈ ਨਹੀਂ ਹੈਗਾ ਬੱਸ ਆਣਾ ਤੇ ਸਿੱਧਾ ਬੱਚਿਆਂ ਨੇ ਆ ਕੇ ਮਾਤਾ ਤੇ ਗੂੱਸਾ ਉਤਾਰ ਦੇਣਾ ਤੇ ਘਰ husband ਨੇ ਆ ਕੇ wife ਤੇ ਗੂੱਸਾ ਉਤਾਰ ਦੇਣਾ ਪਰ ਫੇਰ ਵੀ ਉਹ ਵੀ ਕਹਾ ਕਿਆ ਕਹਿਨੇ ਏ ਔਰਤ ਤਾਂ ਬਹੁਤ ਜਿਆਦ ਕਰਦੀ ਏ ਫੇਰ ਵੀ ਉਹਨੂੰ ਬੀਚਾਰੀ ਨੂੰ ਇੰਨਾ ਕੁੱਝ ਬਰਦਾਸ਼ ਕਰਨਾ ਪੈਂਦਾ ਪਰ ਉਹ ਇਹ ਨੀ ਸੋਚਦੀ ਹੈਗੀ ਮੇਰਾ ਕੀਤਾ ਗੂੱਸਾ ਮੈਂ ਕਿਦੇ ਪਰ ਉਤਾਰਾ ਜਾ ਕੇ ਹਨਾ ਇੱਕ ਨਾ ਹਰੇਕ ਨਾਲ ਹੀ ਹੁੰਦਾ ਇਹ ਹਰ ਕਿਸੇ ਨਾਲ ਈ ਬੀ ਮਤਲਬ ਕੀ ਇੱਕ house wife ਦੀ life ਬਹੁਤ ਜਿਆਦਾ ਉਹ ਹੈ ਜਿਵੇਂ ਹੁਣ ਤੁਸੀਂ ਘਰ ਦਾ ਵੀ ਕੰਮ ਕਰਦੇ ਓ ਬਾਹਰੋ ਤੁਹਾਡੇ ਕਹਿੰਦੇ ਏ ਵੀ ਜਿਵੇਂ ਸਲਵਾਰਾ ਵਗੈਰਾ ਕਰਨ ਨੂੰ ਆ ਜਾਂਦੀਆਂ ਨੇ ਤੁਸੀਂ ਉਹ ਵੀ ਕੰਮ ਕਰਦੇ ਓ ਵਧੀਆ ਗੱਲ ਏ ਹਨਾ ਕਿਆ ਕਹਿਨੇ ਏ ਚਲੋ ਮੰਨਿਆ ਹੁਣ ਘਰ ਦਾ ਤਾਂ ਕੰਮ ਕਰਨਾ ਤਾਂ ਹੈ ਈ ਹੈ ਨਾ ਤੁਸੀਂ ਬਾਹਰ ਦਾ ਵੀ ਕਰਦੇ ਪਰ ਤੁਹਾਡੇ ਕੋਲ ਇੰਨਾ time ਹੁੰਦਾ ਕਰਨ ਵਾਸਤੇ time ਤਾਂ ਦੇਖੋ ਹਰੇਕ ਏ ਕੱਡਣਾ ਈ ਪੈਂਦਾ

ਕਿਉਕਿ ਆਪਾਂ ਫੇਰ ਸਾਜਰੇ ਉਠ ਕੇ ਜਿਹੜਾ ਵੀ ਕੰਮ ਕਰਨਾ ਸਾਜਰੇ ਉਠ ਕੇ ਕਰਲੋ ਹੁਣ ਬੱਚੇ school ਚਲੇ ਗਏ ਫ਼ੇਰ ਆਪਾਂ ਵਿਹਲੇ ਈ ਆ

ਸਵੇਰੇ ਕੰਮ ਹੁੰਦਾ ਤਾਂ ਸ਼ਾਮ ਨੂੰ ਕੰਮ ਹੁੰਦਾ

ਫੇਰ ਆਪਾਂ ਵੇਲੇ ਈ ਆ ਉਸ time ਤਾਂ ਦੁਪਹਿਰ ਤੱਕ ਤਾਂ ਘੰਟਾ ਦੋ ਘੰਟਾ ਤਾਂ ਕੰਮ ਕਰ ਈ ਲੈਂਦਾ ਪਤਾ ਕੀ ਏ ਕੇ ਆਰਾਮ ਕਰ ਕੇ ਵੀ ਕਿਆ ਕਰਨਾ ਚੱਲ ਆਪਣਾ ਕੰਮ ਕਰਲਾ

ਉਹ ਕੰਮ ਕਰ ਲਈ ਦਾ ਫੇਰ ਤੁਹਾਨੂੰ ਪਤਾ ਅਸੀਂ ਤਾਂ ਫੇਰ ਕੁਆਰੇ ਹੁੰਦੇ ਵੀ ਇਹੀ ਕੰਮ ਕਰਿਆ ਕੁਆਰੇ ਹੁੰਦੇ ਵੀ ਅਸੀਂ ਮਤਲਬ ਕੀ ਜਿੰਮੇਵਾਰੀ ਸਾਰੀ ਪਈ ਹੋਈ ਸੀ ਕੁਵਾਰੇ ਹੁੰਦੇ ਦੀ ਹੁਣ ਸਾਨੂੰ ਵਿਆਹ ਕੇ ਵੀ ਸਾਨੂੰ ਪਤਾ ਨੀ ਲੱਗਿਆ ਕਿਆ ਹੁੰਦੀ ਏ ਹਨਾ ਤੇ ਜਿੰਮੇਵਾਰੀ ਕੁਆਰੇ ਹੁੰਦੇ ਪਈ ਹੋਵੇ ਤਾਂ ਵਿਆਹ ਕੇ ਵੀ ਸਾਨੂੰ ਮਤਲਬ ਕੀ ਪਤਾ ਨੀ ਲੱਗਿਆ ਹੈਗਾ ਹੈ ਤੇ ਫੇਰ ਅਸੀਂ ਕੰਮ ਕਰਦੇ ਹੀ ਰਹੇ ਉੱਥੇ ਵੀ ਕੰਮ ਕਰਦੇ ਰਹੇ ਉਰੇ ਵੀ ਕੰਮ ਕਰਦੇ ਰਹੇ

ਚਲੋ ਵਧੀਆ ਗੱਲ ਏ ਤੁਸੀਂ ਪਿੱਛੇ ਵੀ ਤੁਹਾਡੀ life ਇਹ ਚਲੋ ਉਰੇ ਨਾਲੋ ਤਾਂ ਪਿੱਛੇ life ਤਾਂ ਤੁਹਾਡੀ ਫੇਰ ਵੀ ਵਧੀਆ ਹੋਣੀ ਏ ਉਰੇ ਤਾਂ ਆ ਕੇ ਤੁਹਾਨੂੰ ਪਤਾ ਈ ਏ ਪਿੱਛੇ ਤਾਂ ਚੱਲ ਇਹ ਹੁੰਦਾ ਕੀ ਮਾਂ ਬਾਪ ਦੇ ਘਰ ਆ ਕੋਈ tension ਨੀ ਆਪਣਾ ਖਾਇਆ ਪੀਆ ਬਣਾਇਆ ਹਾਂ ਆਪਣਾ ਖੇਡੇ ਕੂਦੇ ਸੋ ਗਏ ਹਨਾ

ਬੀਚਾਰੀ ਨਵੇ ਘਰ ਦੇ ਵਿੱਚ ਆਉਂਦੀ ਏ ਕੋਈ knowledge ਵੀ ਨੀ ਹੁੰਦੀ ਉਹਨੂੰ ਕਿਆ ਕਹਿੰਦੇ ਏ ਹਰ ਇੱਕ ਨਵਾ ਰਿਸ਼ਤਾ ਹੁੰਦਾ ਹਰੇਕ ਨਾਲ ਕਿਵੇ ਰਹਿਣਾ ਕਿਵੇ ਨਹੀਂ ਹਨਾ ਬਹੁਤ ਬੀਚਾਰੀ ਨੂੰ ਸੋਚ ਸਮਝ ਕੇ ਕਦਮ ਚੱਕਣਾ ਪੈਂਦਾ ਪਰ ਜੇ ਇੱਕ ਸਭ ਤੇ ਜਿਆਦਾ ਕਿਆ ਕਹਿਨੇ ਏ house wife ਦੀ ਓ life ਉਹ ਹੁੰਦੀ ਆ ਪਰ ਉਹ ਬੰਦਿਆਂ ਦੀ ਤਾਂ life ਫੇਰ ਵੀ ਬਹੁਤ ਵਧੀਆ ਹੁੰਦੀ ਏ ਉਹਨਾ ਨੂੰ ਤਾਂ ਹੈ ਈ ਨਹੀਂ ਕੋਈ ਵੀ ਮਤਲਬ ਚਲੋ ਮੰਨਿਆ ਉਹਨਾ ਦੀ ਵੀ life ਚ ਬਹੁਤ ਇੱਦਾਂ ਦੇ ਕਿਆ ਕਹਿਨੇ ਆ difficult ਕਿਆ ਕਹਿਨੇ ਆ ਮੋੜ ਆਉਂਦੇ ਨੇ ਪਰ ਉਹਨਾ ਨੂੰ ਵੀ struggle ਕਰਨਾ ਈ ਪੈਣਾ ਪਰ ਇੱਕ ਜਿਹੜੀ house wife ਏ ਉਹਨੂੰ ਕੁੱਝ ਜਿਆਦਾ ਈ struggle ਕਰਨਾ ਪੈਂਦਾ ਏ ਉਹਨੇ ਘਰ ਦੀਆਂ ਵੀ ਜਿਮੇਵਾਰੀਆਂ ਵੇਖਣੀਆ ਬੱਚਿਆਂ ਦੀਆਂ ਵੀ ਫੇਰ ਓ ਕਿਆ ਕਹਿਨੇ ਆ ਫੇਰ ਉਸ ਤੇ ਬਾਅਦ ਚਲੋ ਜਦੋਂ ਬੱਚੇ ਹੋ ਗਏ ਬੱਚਿਆਂ ਨੂੰ school ਲਾਇਆ school ਤੇ ਬਾਅਦ ਕਿਆ ਕਹਿਨੇ ਆ ਫੇਰ ਗਾਹ ਦੀ ਪੜ੍ਹਾਈ ਬਾਰੇ ਸੋਚਣਾ ਹਨਾ ਗਾਹ ਦੀ ਪੜ੍ਹਾਈ ਕਰਨ ਤੋਂ ਬਾਅਦ ਫੇਰ ਮਾਂ ਬਾਪ ਨੂੰ ਇਹ ਹੁੰਦਾ ਕਿਆ ਕਹਿਨੇ ਆ ਕੀ ਮੇਰੇ ਬੱਚਿਆਂ ਨੂੰ ਤਾਂ job ਮਿਲ ਜਾਵੇ job ਮਿਲ ਗਈ ਫੇਰ ਉਸ ਤੇ ਬਾਅਦ ਫੇਰ ਇਹ ਹੁੰਦਾ ਵੀ ਮੇਰੇ ਬੱਚਿਆਂ ਦਾ ਵਧੀਆ ਘਰ ਬਾਹਰ ਚ ਮਿਲੇ ਹਨਾ ਵਧੀਆ family ਚ ਵਿਆਹ ਹੋਵੇ ਬੀ ਜਿੱਦਾਂ ਦੀ life ਮੈਂ ਇਥੇ ਗੁਜਰੀ ਵੀ ਮੇਰੇ ਬੱਚਿਆਂ ਨਾਲ ਉੱਦਾਂ ਦਾ ਕੁੱਝ ਵੀ ਨਾ ਹੋਵੇ ਵੀ ਇਹ ਜਿਹੜੀ ਔਰਤ ਹੁੰਦੀ ਏ ਉਹ ਬਹੁਤ ਕੁੱਝ ਸੋਚਦੀ ਏ ਬਹੁਤ ਜਿਆਦਾ ਮੈਂ ਜਿਸ ਹਿਸਾਬ ਨਾਲ ਸੁਣਿਆ ਹੋਇਆ ਵੀ ਔਰਤ ਨੂੰ ਹਰ ਇੱਕ ਔਰਤ ਨੂੰ ਬਹਤੁ ਜਿੰਦਗੀ ਚ struggle ਕਰਨਾ ਪੈਂਦਾ ਤੇ ਤੁਹਾਡੀ ਵੀ ਸੋਚ ਇੱਦਾਂ ਦੀ ਓ ਏ

ਹਮ ਇਹ ਤਾਂ ਹੈ ਹਮ ਮਤਲਬ ਕੀ ਸੋਚਣਾ ਤਾਂ ਮਤਲਬ ladies ਨੂੰ ਚਾਰ ਚੇਫੇਰੇ ਸੋਚਣਾ ਪੈਂਦਾ ਆਪਣੇ ਮਤਲਬ ਪੇਕਿਆ ਦਾ ਵੀ ਘਰ ਦੀ ਇਜਤ ਰੱਖਣੀ ਪੈਂਦੀ ਏ ਸੋਹਰਿਆ ਦੀ ਵੀ ਇੱਜਤ ਰੱਖਣੀ ਪੈਂਦੀ ਏ ਤੇ ਜਿੰਨੇ ਮਰਜੀ ਕਸਟ ਹੋਣ ਸੋਹਰੇ ਘਰ ਚ ਪਰ ਮਾਂ ਆਪਾਂ ਪੇਕੇ ਨੀ ਦੱਸ ਸਕਦੇ

ਹਮ ਕਿਉਂਕਿ ਉਹ ਸਾਨੂੰ ਸਾਰਾ ਕੁੱਝ ਲਕੋਣਾ ਪੈਂਦਾ ਸਾਡੇ ਸੋਹਰੇ ਜਾਂ ਘਰ ਜਾ ਕੇ ਕਿਆ ਹੁੰਦਾ ਪਿਆ ਸਾਡੇ ਨਾਲ ਜਦੋਂ ਆਪਾਂ ਆਪਣੇ ਜਾ ਕੇ ਘਰਦਿਆ ਨੂੰ ਦਸਾਗੇ ਉਹ ਵੀ ਪਰੇਸ਼ਾਨ ਹੋਣਗੇ ਰਹਿਣਾ ਤਾਂ ਅਖੀਰ ਆਪਣਾ ਸੋਹਰੇ ਚ ਈ ਏ ਆਪਾਂ ਕਿਤੇ ਬਾਹਰ ਤਾਂ ਰਹਿਣਾ ਨੀਂ ਹੈਗਾ

ਹਮ ਪਰ ਫੇਰ ਵੀ ਏ ਨਾ ਇੱਕ ਔਰਤ ਨੂੰ ਤਾਂ ਬਹੁਤ ਜਿੰਦਗੀ ਚ struggle ਕਰਨਾ ਪੈਂਦਾ ਉਹਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਕਿਆ ਕਹਿੰਨੇ ਆ ਫੇਰ ਉਹਨੂੰ ਇਹ ਵੀ ਹੁੰਦਾ ਵੀ husband ਨੂੰ ਕਿਹੜੀ ਚੀਜ਼ ਦੀ ਕਿਹੜੇ time ਜਰੂਰਤ ਏ ਉਹਨੂੰ ਵੀ ਉਸੇ time ਜਾਨੀ

ਕਿਆ ਕਹਿਨੇ ਏ ਇਹ ਸਿਰਫ ਇੱਕ ਔਰਤ ਦੀ ਜਿੰਦਗੀ ਹੋ ਗਈ ਉਹ ਇੱਦਾਂ ਦੀ ਬਣਾਈ ਹੋਈ ਏ ਕਿਆ ਕਰੇ ਇਹ ਤਾਂ ਰੱਬ ਨੂੰ ਪਤਾ ਭਾਈ ਸਹੀ ਗੱਲ ਏ ਬੀ ਇੱਕ ਔਰਤ ਏ ਕਿਉਂ ਤਾਂ ਕਹਿਨੇ ਏ ਆਪਣੀ ਜਿੰਦਗੀ ਚ struggle ਕਰਦੀ ਏ

ਚਲੋ ਠੀਕ ਮੰਨਿਆ ਕੀ ਜਿਹੜਾ ਉਹ house wife ਤਾਂ ਜਿਹੜਾ ਘਰ ਦਾ ਕੰਮ ਕਰਦੀ ਕਰਦੀ ਵੀ ਅੱਜਕਲ ਦੀ ਔਰਤਾ ਤਾਂ ਉਹ ਨੇ ਕਿਆ ਕਹਿਨੇ ਆ ਵੀ ਘਰ ਵੀ ਕੰਮ ਕਰਦੀਆ ਨੇ ਤੇ ਬਾਹਰ ਵੀ job ਕਰਦੀਆਂ ਨੇ ਅੱਜਕਲ ਉਹਨਾ ਦੀ ਜਿੰਦਗੀ ਨੀ ਇੱਦਾਂ ਦੀ ਰਹਿਗੀ ਜਿਵੇਂ ਕਿ ਪਿੱਛੇ ਵਾਲੀਆਂ ਔਰਤਾਂ ਨੇ ਜਿੰਦਗੀ ਕੱਟੀ ਏ ਅਗਲੀਆਂ ਸਾਰੀਆਂ ਆਪਣੇ ਵਧੀਆ ਰਹਿਣ ਸਹਿਣ ਆਪਣਾ ਖਾਣ ਪੀਣ ਦਾ ਢੰਗ ਆਪਣਾ ਵਧੀਆ ਤਰੀਕੇ ਨਾਲ ਰਹਿੰਦੀਆਂ ਪਈਆਂ ਨੇ ਬਾਹਰ job ਵੀ ਕਰਦੀਆਂ ਨੇ ਘਰ ਦਾ ਵੀ ਕਰਦੀਆਂ ਨੇ ਹਨਾ ਬੀ ਉਹਨਾ ਦੀ ਅੱਜ ਪਿੱਛੇ ਵਾਲੀਆਂ ਔਰਤਾਂ ਤੇ ਹੁਣ ਦੀਆਂ ਔਰਤਾਂ ਦੀ life

ਬੀ ਕੋਈ ਵੀ ਨੀ ਜਿਵੇਂ ਹੁਣ ਤੁਸੀਂ ਦੇਖਿਆ ਜਾਏ ਵੀ job ਕਰਨ ਤਾਂ ਅੱਲਗ ਜੀ ਗੱਲ ਆ ਹੁਣ ਹਰ ਇੱਕ ਚੀਜ਼ ਚ ਔਰਤਾਂ ਮੁੰਡਿਆਂ ਦੇ ਅੱਗੇ ਨੇ ਮੈਨੂੰ ਤਾਂ